ਤੇ ਉਹਦੇ ਵਿੱਚ ਪਹਿਲਾਂ ਤੈਨੂੰ ਪਤਾ ਯਾਰ ਲੋਕੀ ਤੇ gaming ਤੇ ਉਦੋਂ ਜ਼ਿਆਦਾ ਹੁੰਦੇ ਨੀ ਸੀ ਉਦੋਂ data ਵੀ ਥੋੜ੍ਹੇ ਘੱਟ ਹੀ ਮਿਲਦੇ ਸੀ ਤੇ ਉਦੋਂ ਰੈਡਮੀ y one ਹੁੰਦਾ ਸੀ ਉਹਦਾ camera ਬੜਾ ਵਧੀਆ ਹੁੰਦਾ ਸੀ front but ਉਹਦੀ back ਥੋੜ੍ਹਾ ਮਾੜਾ ਹੁੰਦਾ ਸੀ ਪਰ ਉਹ ਉਹ ਤੋਂ ਬਾਅਦ ਚਲਾਉਂਦੇ ਸੀ ਸ਼ਾਇਦ ਚੋਂਹਠ ਹੁੰਦਾ ਸੀ ਤੇ ਉਹ ਵੀ ਨੀ ਉਹ ਵੀ ਏਦਾਂ ਲੱਗਦਾ ਸੀ ਪਤਾ ਨੀ ਕਿੱਡਾ ਕੁ high phone ਰੱਖਿਆ ਹੋਇਆ ਤੇ ਫਿਰ ਹੌਲੀ ਹੌਲੀ ਤੈਨੂੰ ਪਤਾ ਹੈ gaming processor ਆਉਣ ਲੱਗ ਪਏ ਲੋਕੀ ਹੁਣ, ਜਿਹੜਾ ਵੀ phone ਲੈਂਦਾ ਉਹ ਦੇਖਦਾ ਕਿ ਯਾਰ j ninety five ਹੋਵੇ ਜਾਂ j ninety ਹੋਵੇ ਜਾਂ ਅੱਜ ਕੱਲ੍ਹ ਡੋਮੈਸਟੀ ਵਾਲਾ ਜਿੱਦਾਂ ਆਉਣ ਲੱਗ ਪਿਆ ਤੈਨੂੰ ਪਤਾ ਹੈ ਅੱਜ ਕੱਲ੍ਹ ਲੋਕੀ ਉਹ ਦੇਖਣ ਲੱਗ ਪਏ, ਸਿਰਫ਼ ਲੋਕੀ ਹੁਣ processor ਲੱਗ ਪਏ ਦੇਖਣ but ਜਦੋਂ ਸਾਡਾ time ਸੀ ਉਦੋਂ ਲੋਕੀ ਵੇਖਦੇ ਸੀ storage ਕਿੰਨੀ ਆਂ ਬੱਤੀ GB ਚੋਂਹਠ GB ਉਹ ਤੇਰੀ ਚੋਂਹਠ GB ਤੇ ਕਹਿੰਦੇ high ਬੜੀ ਤੇ ਜਿਹਦੇ ਕੋਲ ਵੀ ਇੱਕ ਸੌ ਅਠਾਈ GB ਹੁੰਦਾ ਸੀ ਨਾ ਉਹ ਤੇ ਮਤਲਬ ਕਿ ਆਪਣੇ ਆਪ ਨੂੰ ਪਤਾ ਨੀ ਕੀ ਸੋਚਦਾ ਸੀ ਕਿ ਮੇਰੇ ਕੋਲ ਪਤਾ ਨੀ ਕਿੰਨਾ hi-fi phone ਹੈ ਫਿਰ ਉਸ ਤੋਂ ਬਾਅਦ ਤੈਨੂੰ ਪਤਾ ਆ ਗਿਆ y two ਆ ਗਿਆ y three ਆ ਗਿਆ ਫਿਰ note series ਬੜੀ ਆਈ ਆ ਰੈਡਮੀ ਦੀ

ਕਿਉਂਕਿ ਇਹਨਾਂ ਨੇ ਹੋਰ set ਕੱਢਣੇ ਬੰਦ ਕਰ ਦਿੱਤੇ ਬਸ ਇਹਨਾਂ ਨੇ note series ਕੱਢਣੀ ਸ਼ੁਰੂ ਕੀਤੀ ਤਾਂ ਕਰਕੇ ਮੈਂ ਪਹਿਲਾਂ ਦੇਖ ਪਹਿਲਾਂ ਮੈਂ ਲਿਆ ਫਿਰ ਜਦ ਰੀਅਲਮੀ ਦੇ ਜਦੋਂ ਮੈਨੂੰ ਰੀਅਲਮੀ ਦਾ ਆ ਗਿਆ ਫਿਰ c two ਲਿਆ ਫਿਰ ਰੀਅਲਮੀ ਦਾ ਹੁਣ ਫਿਰ ਰੀਅਲਮੀ five ਵੀ ਲਿਆ ਰੀਅਲਮੀ six ਵੀ ਲਿਆ ਫਿਰ ਮੈਂ ਰੀਅਲਮੀ seven ਲਿਆ ਰੀਅਲਮੀ seven ਵੀ ਬੜਾ ਵਧੀਆ phone ਸੀ ਯਾਰ। ਉਸ ਦਾ ਸਭ ਤੋਂ main feature ਇਹ ਸੀ ਰੀਅਲਮੀ seven ਦਾ ਕਿ ਜਿਹੜਾ ਉਹਦਾ charging ਸੀ ਨਾ ਉਹ sixty ਪੈ~ sixty five sixty five ਦਾ ਸੀ ਜਿਹੜਾ twenty five minute ਵਿੱਚ full ਦੀ full ਜਿਹੜਾ ਕਰ ਦਿੰਦਾ ਸੀ battery ਮਤਲਬ ਕਿ ਇੰਨਾ ਕੁ ਵਧੀਆ feature ਸੀ ਨਾ, ਕਿ ਮੰਨ ਲਾ ਤੂੰ ਕਿਤੇ ਜਾਂਦਾ ਪਿਆ ਤੂੰ late ਹੋ ਗਿਆ ਤੇ ਤੈਨੂੰ ਜੇ ਪੰਦਰਾਂ ਮਿੰਟ ਲਈ phone charge ਕਰਨ ਨੂੰ ਮਿਲ ਗਿਆ ਨਾ ਤੇਰੀ ਪੰਜਾਹ percent ਹੋ ਜਾਣੀ ਹੈ ਪੰਜਾਹ ਤੋਂ ਸੱਠ percent ਪੰਦਰਾਂ ਮਿੰਟ ਵਿੱਚ charge ਕਰ ਦਿੰਦਾ ਸੀ ਉਹ ਤੇ ਮਤਲਬ ਕਿ main ਇਹੀ ਹੁੰਦਾ ਵੀ ਯਾਰ ਅੱਜ ਕੱਲ੍ਹ ਦੌੜ੍ਹ ਭੱਜ ਦੇ ਦਿਨ ਹੈਗੇ ਬੰਦੇ ਕੋਲ time ਨੀ ਹੈਗਾ ਤੇ ਉਹਦਾ ਜਿਹੜਾ ਪੈਂਹਠ ਦਾ charger ਸੀ ਨਾ ਉਹ ਇੰਨਾ ਕੁ ਵਧੀਆ ਚੀਜ਼ ਸੀ ਨਾ ਮਤਲਬ ਕਿ ਦਸ ਪੰਦਰਾਂ ਮਿੰਟ 'ਚ ਉਹਨੇ ਪੰਜਾਹ percent charge ਕਰ ਦਿੰਦਾ ਸੀ ਫਿਰ ਉਸ ਤੋਂ ਬਾਅਦ ਉਹਦਾ camera ਵੀ ਬੜਾ ਵਧੀਆ ਸੀ ਯਾਰ Camera ਦੀ look ਪਿੱਛੇ ਚਾਰ camera ਹੁੰਦੇ ਸੀ front ਜਿਹੜਾ ਉਹ ਬੱਤੀ megapixel ਸੀ ਮਤਲਬ ਕਿ ਬੜੀ ਖ਼ਤਰਨਾਕ ਚੀਜ਼ ਬਣਾਈ ਸੀ ਜਿਹੜੀ ਰੀਅਲਮੀ ਦੀ ਸੀ ਤੇ ਵੈਸੇ ਤੂੰ ਕਿਹੜਾ use ਕਰਦਾ ਪਿਆ ਹੈ ਹੁਣ? ਅਕਾਸ਼ ਤੇਰੀ ਨਾ ਆਵਾਜ਼ ਥੋੜ੍ਹੀ ਜਿਹੀ ਘੱਟ ਆਉਂਦੀ ਪਈ ਆ ਥੋੜ੍ਹਾ ਜਿਹਾ ਸਹੀ ਕਰਕੇ ਬੋਲੀ ਹਮ ਹਮ ਹਮ

ਹਮ ਸਹੀ ਗ~

Amoled ਕਿ 'ਚ ਕਿਹੜੀ ਹੈਗੀ ਤੇਰੀ ਆ display ਜਿਹੜੀ

ਸਹੀ ਗੱਲ ਹੈ ਤੇਰੀ ਗੱਲ ਤੇ ਵੈਸੇ ਤੇਰੀ ਸਹੀ ਹੈ।

ਹਮ ਹਮ

ਹਾਂ ਹਾਂ ਹਾਂ ਹਾਂ।

ਹਮ ਹਮ ਹਮ

ਹਮ ਹਮ ਠੀਕ ਹੈ ਚੱਲ ਫਿਰ ਵੀ ਵਧੀਆ feature ਹੈ ਯਾਰ ਇਹਦੇ ਜਿੱਦਾਂ ਹੁਣ ਮੈਂ ਜਦੋਂ ਮੈਂ ਲਿਆ ਨਾ phone ਹੁਣ ਨੀ ਉਹ ਲਿਆ ਮੈਂ ਉਹ ਵੀ ਵੇਚ ਦਿੱਤਾ ਤੈਨੂੰ ਪਤਾ ਮੈਨੂੰ ਵੀ ਜ਼ਿਆਦਾ ਮੈਂ ਜ਼ਿਆਦਾ time ਨੀ phone ਰੱਖਦਾ ਮੈਂ ਥੋੜ੍ਹੇ ਚਿਰ ਲਈ ਰੱਖਦਾਂ। ਕਿ ਜਦੋਂ ਤੈਨੂੰ ਪਤਾ ਦੋ ਕੁ ਮਹੀਨੇ ਚਲਾਓ phone ਤੇ ਫਿਰ ਬੰਦੇ ਦਾ ਮਨ ਜਿਹਾ ਉੱਤਰ ਜਾਂਦਾ ਫਿਰ ਏਦਾਂ feeling ਜਿਹੀ ਨੀ ਆਉਂਦੀ ਚੰਗੀ ਤੇ ਤਾਂ ਕਰਕੇ ਮੈਂ ਨਾ ਕੋਈ ਚੱਲ phone ਲਈਦਾ ਆ ਸਿਰਫ਼ ਮੈਂ ਕੀ ਕਰਨਾ ਕਿ ਵੱਧ ਤੋਂ ਵੱਧ ਦੋ ਜਾਂ ਤਿੰਨ ਜਾਂ ਹੱਦ ਚਾਰ ਮਹੀਨੇ ਚਲਾਈਦੇ ਹੈ ਉਸ ਤੋਂ ਬਾਅਦ phone change ਕਰ ਲਈਦਾ ਹੈ। ਤੇ ਜਿੱਦਾਂ ਹੁਣ ਮੈਂ seven ਲਿਆ ਸੀ ਉਸ ਤੋਂ ਬਾਅਦ ਫਿਰ ਤੈਨੂੰ series ਆ ਗਈ eight ਦੀ eight ਹੈਗੀ ਤੇ ਵਧੀਆ ਸੀ but ਉਹਦੇ ਪਿੱਛੇ camera ਨਾ ਚਾਰ ਏਦਾਂ ਸਫ਼ੇਦ ਵਾਲੇ camera ਸੀ ਉਹ ਮੈਨੂੰ ਯਾਰ ਚੰਗੇ ਜਿਹਾ ਨੀ ਲੱਗਾ ਤੇ ਫਿਰ ਨੀ ਲਿਆ, ਫਿਰ ਇਸ ਤੋਂ ਬਾਅਦ ਆਇਆ series nine pro ਰੀਅਲਮੀ ਦੀ ਫਿਰ ਮੈਂ ਉਹ ਲਿਆ ਹੁਣ nine pro ਲਿਆ ਹੋਇਆ ਤੇ ਯਾਰ ਉਹ ਬੜਾ awesome phone ਲੱਗਿਆ ਮੈਨੂੰ ਇੱਕ ਤਾਂ ਇਹਦੇ colour ਇੰਨੇ ਪਿਆਰੇ ਆ ਨਾ ਮਤਲਬ ਕਿ ਜਿਹੜਾ ਮਰਜ਼ੀ ਬੰਦਾ ਦੇਖੇਗਾ ਨਾ phone ਉਹਨੇ ਕਹਿਣਾ wow ਯਾਰ phone ਹੈ ਛੇ ਇੱਕ ਸੌ ਅਠਾਈ ਇਹਦੀ RAM ਤੇ ROM ਹੈ ਤੇ ਮਤਲਬ ਕਿ ਇੱਕ ਸੌ ਅਠਾਈ ਜਿਹੜੀ ਹੈਗੀ ਨਾ ਇੰਨੀ ਕੁ ਜ਼ਿਆਦਾ ਹੁੰਦੀ ਹੈ ਤੈਨੂੰ ਪਤਾ ਹੀ ਆ ਤੇ ਇਹਦੇ ਜਿੱਦਾਂ ਹੁਣ ਤੇਰੇ android ਦਾ ਹੈ ਤੇਰੇ ਕੋਲ iphone ਹੈਗਾ ਹੈ ਤੇ ਮਤਲਬ ਇੱਕ ਸੌ ਅਠਾਈ ਤੇਰੀ ਵੀ ਬੜਾ time ਲਾਉਂਦੀ ਹੋਣੀ full ਹੋਣ ਨੂੰ,

ਹਮ ਹਮ ਤੇ ਹੈ ਹੈ ਤੇ feature ਤੇ ਯਾਰ ਇਹਦੇ ਵਧੀਆ ਹਾਂ ਹਾਂ

ਮਤਲਬ ਵੀ ਜਿਸ ਤਰ੍ਹਾਂ ਆਪਾਂ normal ਵਿੱਚ photo ਖਿੱਚਦੇ ਹਾਂ ਜਿੱਦਾਂ ਆਪਾਂ ਹਾਂ ਵੀ ਇੱਕ ਆਪਾਂ normal ਵਿੱਚ ਜਿੱਦਾਂ android ਵਿੱਚ ਕੀ ਹੁੰਦਾ ਕਿ ਆਪਾਂ ਨੋਰ~ ਮਤਲਬ ਆਉਂਦੀ ਹੈ ਉਹ function option ਆਉਂਦੀ ਹੈ ਤੇ normal ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ photo ਖਿੱਚਦੇ ਹੋ ਤੇ ਮਤਲਬ ਕਿ ਇੱਕ ਉਹਨੂੰ ਚਾਰ ਵਾਰੀ ਇਹਨੂੰ click ਕਰਦੇ ਹੋ ਤੇ ਮਤਲਬ ਕਿ ਜਿੰਨਾ ਤੁਸੀਂ phone move ਕਰਦੇ ਹੋ ਪੂਰੀ ਦੀ ਪੂਰੀ ਵਿੱਚ photo ਆ ਜਾਂਦੀ ਹੈ but ਉਹ size ਨੀ ਦਿੰਦਾ ਕਿ ਕਿੰਨਾ ਹੈਗਾ ਤੇ ਇਹਦੇ ਵਿੱਚ ਦੱਸ ਦਿੰਦਾ ਹਨਾ। ਅੱਛਾ ਅੱਛਾ ਹਮ ਹਮ ਹਮ ਹਮ ਅੱਛਾ ਅੱਛਾ

ਹਮ ਸਹੀ ਗੱਲ ਹੈ ਯਾਰ ਮੈਂ actually ਨਾ ਮੈਂ ਬੜੀ ਸਾਰੀ video ਦੇਖੀ ਆ ਜਿੱਦਾਂ ਹੁਣ ਲੋਕੀ ਇੰਸਟਾਗਰਾਮ ਤੇ ਜ਼ਿਆਦਾ ਤੂੰ ਦੇਖਿਆ ਹੋਣਾ ਕਿੰਨੇ models ਉੱਥੇ ਆਪਣੀ videos ਬਣਾਉਂਦੀ ਪਈਆਂ ਜਾਂ ਵੱਡੇ ਵੱਡੇ actor ਹੋ ਗਏ ਤੇ actress ਮਤਲਬ ਹਰ ਕੋਈ ਅੱਜ ਕੱਲ੍ਹ ਤੈਨੂੰ ਪਤਾ ਇੰਸਟਾਗਰਾਮ ਤੇ famous ਹੋਇਆ ਪਿਆ ਹੈ, ਹਰ ਕਿਸੇ ਨੇ ਆਪਣੇ account ਬਣਾਏ ਹੋਏ ਹੈ ਹਰ ਕੋਈ ਉੱਥੇ videos ਬਣਾਉਂਦਾ ਪਿਆ reels ਬਣਾਉਂਦਾ ਪਿਆ ਤੇ ਮੈਂ ਦੇਖਿਆ ਕਿ maximum ਜਿਹੜੇ ਜਿੰਨੇ ਵੀ ਬੰਦੇ ਹੈਗੇ ਨਾ ਜਿੰਨੇ ਵੀ ਬੰਦੇ reels ਬਣਾਉਂਦੇ ਪਏ ਆ ਆਪਣਾ account ਬਣਾਇਆ ਉਹਨਾਂ ਨੇ ਆਪਣੀ video ਜਿਹੜੀ ਹੈਗੀ ਆ ਉਹ ਨਾ ਉਹ ਨਾ ਆਹ ਤੇ thirteen pro max ਹੀ ਹੋਏਗਾ ਜ਼ਿਆਦਾਤਰ ਮਤਲਬ thirteen ਹੋਏਗਾ thirteen ਨੀ ਜਾਂ ਤਾਂ twelve ਜਾਂ eleven ਜਿੱਦਾਂ ਹੁਣ ਨਵੀਂ ਨਵੀਂ series ਆਈ ਹੈ ਤੇ ਮਲਤਬ ਕਿ phone ਜ਼ਿਆਦਾ ਵਧੀਆ feature ਵਾਲਾ ਹੈਗਾ ਤੇ ਮੈਨੂੰ ਲੱਗਦਾ ਤਾਂ ਹੀ ਯਾਰ ਵੈਸੇ ਮੈਨੂੰ ਲੱਗਦਾ ਇੱਕ ਇਹਦਾ feature ਹੋਰ ਬੜਾ ਵਧੀਆ ਯਾਰ ਇਹਦੀ ਜਿਹੜਾ map ਹੈਗਾ ਜਿੱਦਾਂ by chance ਹੁਣ ਸਾਡਾ phone ਕਿਤੇ ਗੁਆਚ ਗਿਆ android ਤੇ ਮੈਨੂੰ ਲੱਗਦਾ android ਨੂੰ ਲੱਭਣਾ ਮੁਸ਼ਕਲ ਹੈਗਾ ਤੇ iphone ਮੈਨੂੰ ਲੱਗਦਾ ਇਹ ਉਹ 'ਚ ਜ਼ਲਦੀ ਲੱਭ ਜਾਏਗਾ ਇਹਦਾ ਕੋਈ ਨਾ ਕੋਈ feature ਹੁੰਦਾ ਕੋਈ ਏਦਾਂ ਦਾ ਕੁਛ।

ਹਮ ਹਮ ਹਮ ਹਮ

ਉਹ ਤੇ ਤੇਰੀ ਗੱਲ ਤੇਰੀ ਠੀਕ ਹੈ ਵੈਸੇ ਯਾਰ ਇੱਕ ਗੱਲ ਤੇ ਹੁੰਦੀ ਹੈ ਹਾਂ no doubt ਕਿ ਜੇ ਕਿਸੇ ਦੀ ਵੀ ਉਹਨਾਂ ਦੇ benefit ਹੈਗੇ advantage ਹੈਗੇ ਤੁਹਾਨੂੰ disadvantage ਵੀ ਜ਼ਰੂਰ ਮਿਲਣ ਮਿਲਣਗੇ ਕਿਉਂਕਿ ਹਰ ਇੱਕ phone ਵਿੱਚ ਸਾਰੇ ਦੇ ਸਾਰੇ feature ਤੁਹਾਨੂੰ ਨਹੀਂ ਮਿਲਣਗੇ ਕੁੱਝ ਨਾ ਕੁਛ ਕਮੀਆਂ ਤੇ ਹੋਣਗੀਆਂ ਹੀ ਹੁਣ ਜਿੱਦਾਂ ਅਸੀਂ android ਦੀ ਗੱਲ ਕਰਦੇ ਹਾਂ no doubt ਯਾਰ ਜਿੰਨਾ down android ਦਾ ਇਸ time ਜੋ price ਹੈਗਾ ਹੈ price ਦੇ according ਉਹਦੇ ਜੋ feature ਹੈਗੇ ਨਾ ਉਹ ਬਹੁਤ ਵਧੀਆ ਹੈਗੇ ਆ ਤੈਨੂੰ ਪਤਾ ਹੀ ਆ ਹੁਣ ਯਾਰ ਇੱਕ ਪੰਦਰਾਂ ਹਜ਼ਾਰ ਦਾ ਕੋਈ android phone ਲਾ ਲਾ ਤੂੰ ਉਹਦੇ ਵਿੱਚ ਹਰ ਇੱਕ feature ਤੈਨੂੰ ਮਿਲਦਾ ਪਿਆ ਹੈ maximum ਤੋਂ maximum feature ਮਿਲਦੇ ਪਏ ਆ ਵਧੀਆ ਤੈਨੂੰ camera ਮਿਲੇਗਾ sixty four megapixel eight plus two ਮਤਲਬ ਇੱਕ ਮਤਲਬ ਵੀ three ਤਿੰਨ ਤਿੰਨ ਚਾਰ ਚਾਰ ਤੈਨੂੰ camera ਮਿਲਣਗੇ ਇਹਦੇ ਵਿੱਚ ਉਸ ਤੋਂ ਇਲਾਵਾ ਤੈਨੂੰ ਇਹਦਾ ਜਿਹੜਾ processor ਆ ਤੈਨੂੰ ਉਹ ਵੀ ਵਧੀਆ ਮਿਲੇਗਾ ਜਿੱਦਾਂ ਅੱਜ ਕੱਲ੍ਹ ਤੈਨੂੰ ਪਤਾ j ninety ਆ ਗਿਆ j ninety five ਆ ਗਿਆ ਹੁਣ ਤੇ ਅੱਜ ਕੱਲ੍ਹ ਮੈਂ ਕਹਿਨਾ ਵਾਲੇ ਆ ਗਏ eighteen seventy ninety ਇੱਥੇ ਤੱਕ ਕਿ ਜਿੱਦਾਂ ਹੁਣ ਇਹ ਇਹਦਾ ਰੀਅਲਮੀ ਦਾ ਹੈਗਾ ਹੈ ਜੇ ਟੀ ਹੈ ਜੇ ਟੀ ਜਿਹੜਾ ਨਵਾਂ process~ ਨਵਾਂ phone ਆਇਆ ਉਹਦੇ ਵਿੱਚ ਨਾ ਜਿਹੜਾ ਉਹਨਾਂ ਨੇ processor ਦਿੱਤਾ ਜੇ ਉਹ ਤੇ ਡੋਮੈਸਟੀ ਬਾਰਾਂ ਸੌ ਦਿੱਤਾ ਹੋਇਆ ਮਤਲਬ ਕਿ ਯਾਰ ਉਹਦਾ processor ਇੰਨਾ ਕੁ smooth ਹੈਗਾ ਨਾ ਇੰਨਾ ਕੁ ਵਧੀਆ ਹੈਗਾ ਨਾ

ਫਿਰ ਇਸ ਤੋਂ ਬਾਅਦ ਜਿੱਦਾਂ ਹੁਣ ਮੇਰੇ ਵਾਲਾ phone ਲਾ ਲਾ ਤੇ ਇਹਦੀ ਤੇ ਯਾਰ display ਵੀ ਬੜੀ ਵਧੀਆ ਹੈਗੀ ਛੇ point ਛੇ inch ਦੀ full HDLCD display ਹੈਗੀ ਮਤਲਬ ਕਿ ਨਜ਼ਾਰਾ ਆ ਜਾਂਦਾ ਉੱਤੋਂ battery ਵੀ ਇਹਦੀ ਪੰਜ ਹਜ਼ਾਰ MAH ਹੈ ਮਤਲਬ ਕਿ battery ਦਾ ਬੜਾ ਸੁੱਖ ਹੈ ਇਹ ਜਿਹੇ phone ਦਾ android ਦੇ phone ਦਾ ਇਹ benefit ਹੈਗਾ ਹੈ ਅੱਜ ਕੱਲ੍ਹ ਜਿੰਨੇ ਵੀ android phone ਆਉਂਦੇ ਪਏ ਹੈ ਉਹਨਾਂ ਦੀ battery ਜਾਂ ਤੇ ਤੈਨੂੰ ਪੰਜ ਹਜ਼ਾਰ MAH ਮਿਲੇਗੀ ਜਾਂ ਛੇ ਹਜ਼ਾਰ, ਪਚਵੰਜਾ ਸੌ ਪੰਤਾਲੀ ਸੌ ਮਤਲਬ ਕਿ ਪਹਿਲਾਂ ਆਉਂਦੇ ਸੀ ਜਿਹੜੇ ਉਹਦੇ ਵਿੱਚ ਕੀ ਹੁੰਦਾ ਸੀ battery ਹੁੰਦੀ ਤਿੰਨ ਹਜ਼ਾਰ ਤੇਤੀ ਸੌ ਬੱਤੀ ਸੌ ਪੈਂਤੀ ਸੌ But ਹੁਣ ਉਹਨਾਂ ਨੇ ਦੇਖਿਆ ਕਿ ਨਹੀਂ ਯਾਰ customer ਨੂੰ ਕੁੱਝ problem ਆਉਂਦੀ ਪਈ ਹੈ ਉਹ suffer ਕਰਦੇ ਪਏ ਹੈ ਕਿ battery ਦੀ problem ਤੋਂ ਤਾਂ ਕਰਕੇ ਉਹਨਾਂ ਨੇ ਕੀ ਕੀ ਦਿੱਤਾ ਅੱਜ ਕੱਲ੍ਹ ਆਪਣੀ ਜਿਹੜੇ phone ਦੀ battery ਪੰਤਾਲੀ ਸੌ ਪੰਜ ਹਜ਼ਾਰ ਪਚਵੰਜਾ ਛੇ ਇੱਥੋਂ ਤੱਕ ਕਿ ਸੈਮਸੰਗ ਦੇ ਕਈ phone ਆ ਜਿੰਨਾਂ ਦੀ ਸੱਤ ਹਜ਼ਾਰ MAH battery ਵੀ ਹੈਗੀ ਹੈ ਮਤਲਬ ਕਿ android ਦੇ ਯਾਰ ਇਹ feature ਬਹੁਤ ਵਧੀਆ ਲੱਗੇ ਮੈਨੂੰ।

ਉਹ ਤੇ ਤੇਰੀ ਗੱਲ ਸਹੀ ਹੈ ਵੈਸੇ ਉਹ ਤਾਂ ਗੱਲ ਮੈਂ ਤੇਰੀ ਮੰਨਦਾ ਹੈ ਪਰ ਇਹ ਗੱਲ ਇੱਕ ਗੱਲ ਤੇ ਹੈਗੀ ਨਾ but ਯਾਰ ਮੇਰੇ phone ਦੇ ਵੀ ਕੁਛ ਕਮੀਆਂ ਹੈਗੀਆਂ but ਫਿਰ ਵੀ ਮੈਂ ਤੈਨੂੰ ਇੱਕ ਗੱਲ ਦੱਸਾਂ ਕਿ ਜਿੱਦਾਂ ਹੁਣ ਤੇਰੇ ਕੋਲ iphone ਹੈ ਤੇ ਮੇਰੇ ਕੋਲ android ਹੈ but ਜੋ phone ਜੋ feature ਤੇਰੇ iphone ਵਿੱਚ ਮਿਲਣੇ ਆ ਨਾ

ਹੁਣ price ਦੀ ਗੱਲ ਕੀਤੀ ਜਾਵੇ ਮੇਰਾ phone ਦਾ ਪ~ ਜਿਹੜਾ price ਹੈਗਾ ਪੰਦਰਾਂ ਤੋਂ ਵੀਹ ਹੱਦ ਪੱਚੀ ਹਜ਼ਾਰ ਹੋਏਗਾ ਤੇ ਤੇਰੇ ਵਾਲੇ phone ਦਾ price fifty ਹੈ ਪੰਜਾਹ ਹਜ਼ਾਰ ਤੋਂ plus ਹੋਣ ਲੱਗ ਪੈਣਾ ਪੰਜਾਹ ਪਚਵੰਜਾ ਛੱਠ ਲੱਖ ਸਵਾ ਲੱਖ ਦੋ ਡੇਢ ਲੱਖ ਤੈਨੂੰ ਪਤਾ ਹੀ ਹੈ ਹਨਾ ਇੱਕ ਤੇ price ਤੇਰੇ ਦਾ ਵੱਧ ਮੇਰਾ price ਘੱਟ ਹੈ but ਮੇਰੇ phone ਦਾ problem ਪਤਾ ਕੀ ਚੀਜ਼ ਹੈ ਯਾਰ ਮੇਰੇ phone ਦੀ problems ਹੈਗੀ ਹੈ heating ਤੂੰ ਦੇਖਿਆ ਹੋਣਾ ਯਾਰ android phone ਜ਼ਿਆਦਾ ਦੇਰ use ਕਰੋਗੇ heat ਕਰਨਾ ਕਰਨਾ ਸ਼ੁਰੂ ਕਰ ਦਏਗਾ। ਮਤਲਬ ਕਿ heating ਹੋਣ ਲੱਗ ਪਏਗੀ phone ਗਰਮ ਹੋ ਜਾਏਗਾ ਇੰਨਾ ਕੁ ਜ਼ਿਆਦਾ ਗਰਮ ਹੋ ਜਾਏਗਾ ਮਤਲਬ ਕਿ ਅੱਜ ਕਈ ਤੇ ਮੈਂ ਏਦਾਂ ਦੇ ਦੇਖੇ ਹੈ ਕਿ ਇੱਕ ਜਿਹਦੇ ਵਿੱਚ phone blast ਹੀ ਹੋ ਗਿਆ ਬੜੀਆਂ videos ਆਈਆਂ ਮੈਂ ਦੇਖਿਆ ਜਿੱਦਾਂ ਓਪੋ ਦੇ phone ਬੀਬੋ ਦੇ phone ਤੇ ਇਉਂ ਹੋਰ ਤੂੰ ਏਦਾਂ ਦੇ android phone ਮੈਂ ਦੇਖੇ ਆ ਜਿਹੜੇ ਲੋਕੀ use ਕਰਦੇ ਪਏ ਹੁੰਦੇ ਆ gaming ਕਰਕੇ heat ਹੋ ਜਾਂਦੇ ਜਾਂ charging ਲਾਇਆ ਹੁੰਦਾ heat ਹੋ ਜਾਂਦੇ ਤੇ ਉਸੇ ਵਕਤ blast ਕਰ ਜਾਂਦੇ ਤੇ blast ਕਰਕੇ ਤੈਨੂੰ ਪਤਾ ਹੈ Phone ਦਾ ਤਾਂ ਨੁਕਸਾਨ ਹੋਇਆ ਜੇ ਕਿਸੇ ਨੇ ਹੱਥ 'ਚ ਫੜਿਆ ਹੋਏਗਾ ਤਾਂ ਕਿਸੇ ਦੇ ਲਾਗੇ ਗਾ ਅਗਲੇ ਨੂੰ ਵੀ ਨੁਕਸਾਨ ਹੋਣਾ ਮਤਲਬ ਕਿ ਕਿੱਡਾ ਵੱਡਾ lost ਹੈਗਾ ਹੈ company ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਜਿਹੜੀ heating ਕਰਕੇ ਜਿਹੜਾ blast ਹੁੰਦਾ ਪਿਆ ਤੇ ਉਹਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਉਹਨਾਂ ਦੇ ਇੱਕ ਮਤਲਬ ਕਿ ਗ਼ਲਤੀ ਦੂਜੇ ਬੰਦੇ ਦੀ ਜਾਨ ਗਵਾ ਸਕਦੇ ਹੈ ਤੇ ਇਹ ਤਾਂ ਮੇਰਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਨਾ ਮੇਰੇ phone ਦਾ ਇਹ ਮਿਲਿਆ ਕਿ ਯਾਰ ਇਹਦਾ heating process ਜਿਹੜਾ ਜਿਹੜਾ ਗਰਮ ਹੋਣ ਲੱਗ ਪਿਆ ਪਰ ਅੱਜ ਕੱਲ੍ਹ ਮੈਂ ਦੇਖਿਆ ਫਿਰ ਵੀ ਇਹਨਾਂ ਨੇ ਆਕਸੀਜਨ ਮਤਲਬ ਇੱਕ option ਦਿੱਤਾ ਹੋਇਆ ਕਿ phone but ਫਿਰ ਵੀ ਯਾਰ heating ਦਾ ਜਿਹੜਾ problems ਆ ਉਹ ਆਉਂਦੀ ਪਈ ਆ maximum ਹਜੇ ਵੀ ਰੀਅਲਮੀ eight ਵਿੱਚ ਵੀ ਮੈਂ ਦੇਖੀ ਹੈ ਜਿੱਦਾਂ ਹੁਣ ਇਹਨਾਂ ਦੇ ਨਵੇਂ ਆਏ ਸੀ eight pro ਉਹਦੇ ਵਿੱਚ ਵੀ heating ਦੇ ਉਹ ਆ ਗਏ problems ਆਈ ਹੈ

ਹਮ

ਸਹੀ ਗੱਲ ਹੈ ਯਾਰ ਇਹ ਤੇ feature ਕਿੰਨਾ ਵਧੀਆ ਚੀਜ਼ ਹੈ ਕਿ ਬੰਦੇ ਨੂੰ ਚਲੋ ਨੁਕਸਾਨ ਨੀ ਹੋਣ ਮਤਲਬ company ਨੇ ਇਹ ਸੋਚਿਆ ਕਿ ਯਾਰ ਕਿਸੇ ਮੇਰੇ customer ਨੂੰ ਨੁਕਸਾਨ ਨਾ ਹੋਵੇ ਬਸ android ਵਿੱਚ ਮੈਂ ਤੈਨੂੰ ਕਿਹਾ ਸੀ heating ਹੋਏਗੀ ਉਹਨਾਂ ਨੇ ਕੁਛ ਨੀ ਕਰਨਾ ਬਸ phone ਗਰਮ ਹੁੰਦਾ ਰਹਿਣਾ ਹੁੰਦਾ ਰਹਿਣਾ ਕੋਈ time ਏਦਾਂ ਦਾ ਜਦੋਂ blast ਹੋ ਜਾਣਾ ਮਤਲਬ ਕਿ company ਨੂੰ ਕੋਈ ਵੀ ਏਦਾਂ ਦੀ tension ਨੀ ਹੈਗੀ ਕਿ ਮੇਰਾ phone blast ਹੁੰਦੇ ਪਏ ਆ ਕਿਸੇ ਦੀ ਜਾਨ ਜਾ ਸਕਦੀ ਹੈ ਉਹ ਉਹਦੇ ਵੱਲ ਜ਼ਿਆਦਾ ਧਿਆਨ ਨੀ ਦਿੰਦੀ ਪਈ but iphone ਵਿੱਚ ਹੈਗਾ ਇਹ feature ਦੇਖ ਲਾ ਉਹਨਾਂ ਨੇ automatically ਆਪਣਾ phone ਰੋਕ ਦਿੱਤਾ ਕਿ ਯਾਰ ਹੁਣ ਇਹ limit ਆ ਗਈ ਹੈ ਤੇ ਇਸ limit ਤੋਂ ਉੱਤੇ ਗਿਆ ਤੇ phone ਨੁਕਸਾਨ ਹੋਊ ਤੇ ਉਹਨਾਂ ਨੇ ਬੰਦ ਹੀ ਕਰ ਦਿੱਤਾ। ਇਹ feature ਵਧੀਆ ਫਿਰ ਇਸ ਤੋਂ ਬਾਅਦ ਸਾਡੇ ਇੱਕ ਇਹ ਵੀ ਦੇਖਿਆ android phone ਵਿੱਚ ਇੱਕ ਵੱਡਾ ਹੋਰ ਨੁਕਸਾਨ ਵਾਲੀ problem ਇਹ ਹੈਗੀ ਹੈ ਕਿ ਯਾਰ ਤੇਰੇ ਤਾਂ ਚੱਲ ਹੋ ਗਿਆ ਨਾ ਇੱਕ ਇਹਨਾਂ ਨੇ ਇੱਕ ਮਤਲਬ ਉਹ ਨਾ android ਵਿੱਚ ਇੱਕ ਮਤਲਬ ਇੱਕ ਇਹ ਹੈਗਾ ਕਿ ਜਿੱਦਾਂ ਹੁਣ ਮੈਂ ਅੱਜ ਨਵਾਂ phone ਲਿਆ ਨਾ android ਦਾ ਤੇ ਮਤਲਬ ਉਹਦੇ ਵਿੱਚ sixty four megapixel ਹੈਗਾ ਜਾਂ one zero eight megapixel ਹੈਗਾ ਜਾਂ ਮਤਲਬ ਕਿ ਜਿੰਨਾ ਵੀ megapixel ਹੈਗਾ ਮੈਂ ਜਿਹੜੀ ਪਹਿਲੇ ਜਿਹੇ ਜਦੋਂ ਮੈਂ phone ਲੈ ਕੇ photo ਖਿੱਚੀ ਸੀ ਨਾ ਉਹ photos ਦੀ look clarity ਮਤਲਬ ਕਿ ਹਰ ਇੱਕ ਚੀਜ਼ ਮਤਲਬ ਵੀ ਇੰਨੀ ਕੁ ਵਧੀਆ ਆਉਣੀ ਆ ਉਹਦੇ blur ਵੀ ਇੰਨੇ ਸੋਹਣੇ ਆਉਣੇ ਆਂ but ਜਿੱਦਾਂ ਜਿੱਦਾਂ phone ਮੈਂ use ਕਰੀ ਜਾਣਾ ਜਿੱਦਾਂ ਉਹਦੇ ਵਿੱਚ ਕੋਈ ਦੋ ਵਾਰ ਕੋਲ ਉਹ ਆ ਜਾਣਾ ਨਾ update ਆ ਜਾਣੇ ਜਦੋਂ ਮੈਂ update ਮਾਰ ਦਿੱਤੇ ਤੇ ਉਹਦੀ camera ਦੀ clarity ਮਰਨੀ ਸ਼ੁਰੂ ਹੋ ਜਾਣੀ ਫਿਰ ਉਹ ਓਦਾਂ photo ਜਿਹੀ ਏਦਾਂ ਪੀਲੀਆਂ ਜਿਹੀਆਂ ਆਉਣ ਲੱਗ ਪੈਣੀਆਂ reddish ਜਿਹੀਆਂ ਆਉਣ ਲੱਗ ਪੈਣੀਆਂ ਮਤਲਬ ਕਿ ਜੋ rare camera ਦੀ ਜੋ ਪਹਿਲਾਂ starting ਵਿੱਚ ਜਿੱਦਾਂ photo ਖਿੱਚੀ ਹੋਣੀ ਨਾ ਦੇਖੀ ਤੂੰ ਆਪਣੇ phone ਵਿੱਚ photo ਦਾ comparison ਕਰਕੇ ਦੇਖੀ ਕਿ ਵੀ ਤੂੰ ਅੱਜ phone ਲੈ ਕੇ ਆਇਆਂ

ਉਦੋਂ ਬੰਦਾ ਵਾਰ ਵਾਰ photo ਖਿੱਚਦਾ ਕਦੇ ਕਿਸੇ ਦੀ ਕਦੇ ਕਿਸੇ ਦੀ ਕਦੇ ਆਪਣੀ ਸੈਲਫੀਆਂ but ਜਦੋਂ ਉਹ update ਹੋਈ ਜਾਣਾ ਤੇ ਫਿਰ camera ਦੀ look ਮਰੀ ਜਾਣੀ ਇੱਕ ਇਹ ਮੈਨੂੰ feature ਗੰਦਾ ਲੱਗਦਾ ਯਾਰ camera ਦਾ ਜਿਹੜਾ ਮਰਨਾ ਉਹ ਬੜਾ ਗੰਦਾ ਕੰਮ ਹੈਗਾ। ਹਮ ਹਮ

ਯਾਰ ਮੈਂ ਤੈਨੂੰ ਤਾਂ ਇਹ ਹੀ ਗੱਲ ਕਹਿੰਦਾ ਸੀ ਕਿ ਮੈਂ ਹੁਣੇ ਆਪਾਂ ਗੱਲਬਾਤ ਕੀਤੀ ਆ ਆਪਾਂ ਜੇ ਆਪਾਂ advantage ਦੀ ਗੱਲ ਕਰਦੇ ਪਏ ਸੀ ਕਿ android ਦੀ advantage ਇਹ ਸੀ ਕਿ ਘੱਟ ਪੈਸੇ ਵਿੱਚ maximum features ਮਿਲਦੇ ਪਏ ਆ, Camera ਤੈਨੂੰ ਮਿਲਦਾ ਪਿਆ ਹੈ ਚਲੋ ਵਧੀਆ ਹੈ ਹਨਾ ਚੋਂਹਠ ਤਿੰਨ ਤਿੰਨ ਚਾਰ ਚਾਰ ਤੈਨੂੰ camera ਮਿਲਦੇ ਪਏ ਆ look ਜਿਹੜੀ ਹੈਗੀ ਆ ਉਹ ਤੈਨੂੰ ਵਧੀਆ ਮਿਲਦੀ ਪਈ ਆ,

ਫਿਰ ਇਸ ਤੋਂ ਬਾਅਦ ਤੂੰ ਦੇਖੀ ਜਿਵੇਂ ਕਿ ਤੈਨੂੰ battery ਵੀ ਵਧੀਆ ਮਿਲਦੀ ਪਈ ਹੈ battery ਦਾ ਤੈਨੂੰ benefit ਲੱਭ ਹੀ ਗਿਆ ਕਿ ਯਾਰ ਪੰਜ ਪੰਜ ਹਜ਼ਾਰ MAH battery ਛੇ ਛੇ ਹਜ਼ਾਰ ਦੀ ਮਤਲਬ ਕਿ ਇੱਕ ਬੰਦੇ ਨੇ ਸਵੇਰੇ charge ਕੀਤਾ ਤੇ ਭਾਵੇਂ ਸਾਰਾ ਦਿਨ ਚਲਾਉਂਦਾ ਰਹੇ ਉਹਦਾ phone dead ਨੀ ਹੋਣਾ ਤੇ ਇਹ ਵੀ ਵਧੀਆ ਹੈ, ਫਿਰ ਇਸ ਤੋਂ ਬਾਅਦ ਇਹਦੇ ਹੋਰ ਅੱਜ ਕੱਲ੍ਹ processor ਵੀ ਵਧੀਆ ਆਉਣ ਲੱਗ ਪਏ j ninety ninety five ਡੋਮੈਸਟੀ ਵਾਲੇ ਆਉਣ ਲੱਗ ਪਏ ਮਤਲਬ ਕਿ ਜਿਹੜੀ ਹੁਣ ਤੇ ਸਨੈਪ ਡਰੈਗਨ ਤੈਨੂੰ ਪਤਾ ਦੇਖਿਆ ਸਨੈਪ ਡਰੈਗਨ ਤੇ ਬੜੀ problems ਆਉਂਦੀਆਂ ਜਿਹੜੇ phone ਤੇ ਸਨੈਪ ਡਰੈਗਨ ਵਾਲੇ ਜਿਹੜੇ ਜਿੰਨੇ ਵੀ feature ਹੈਗੇ ਜਿਹੜੇ ਜਿਹਦੇ ਕੋਲ ਵੀ ਜਿਹਦੇ phone ਵਿੱਚ ਵੀ ਸਨੈਪ ਡਰੈਗਨ ਵਾਲਾ processor ਹੈਗਾ ਉਹਦੇ ਵਿੱਚ hanging ਏਦਾਂ ਦੇ process hanging ਵਾਲੀ problem ਤੇ ਆਉਣੀ ਆਉਣੀ ਤੂੰ ਦੇਖਿਆ ਹੋਣਾ maximum ਜਿਹੜੇ ਸੈਮਸੰਗ ਵਾਲੇ ਹੈਗੇ ਹੈ ਇਹਨਾਂ ਦੇ ਭਾਵੇਂ ਤੂੰ ਲੱਖ ਰੁਪਏ ਦਾ phone ਚੁੱਕ ਲਾ but ਇਹਨਾਂ ਨੇ ਜਿਹੜਾ processor ਪਾਇਆ ਨਾ ਪੱਕਾ ਸਨੈਪ ਡਰੈਗਨ ਦਾ ਪਾਇਆ ਹੋਣਾ ਤੇ ਜਿਹਦੇ ਕਰਕੇ ਤੂੰ ਦੇਖਿਆ ਇਹਨਾਂ ਭਾਵੇਂ ਜਿੰਨਾ ਮਰਜ਼ੀ ਮਹਿੰਗਾ phone ਹੋਵੇ ਉਹਦੇ ਵਿੱਚ hang ਤੇ hang ਤੇ ਹੋਣਾ ਹੀ ਹੁੰਦਾ ਉਹ ਏਦਾਂ ਦੀ problem ਆਉਣੀ ਹੀ ਆਉਣੀ ਹੁੰਦੀ ਹੈ ਤਾਂ ਕਰਕੇ ਲੋਕੀ ਜ਼ਿਆਦਾ ਸੈਮਸੰਗ ਦੇ phone ਸੈਮਸੰਗ ਦੇ phone ਵੱਲ ਜਾਂਦੇ ਵੀ ਘੱਟ ਹੀ ਆ ਤੇ ਤਾਂ ਕਰਕੇ ਲੋਕੀ ਹੁਣ ਇਹ ਜਿਹੜੇ ਰੀਅਲਮੀ ਹੋ ਗਏ

ਇਹਨਾਂ ਦੇ ਜਿਹੜੇ ਇਹ ਲੋਕਾਂ ਨੇ ਜਿਹੜੇ phone ਲੈਣੇ ਉਹ ਯੂ~ ਜ਼ਿਆਦਾ ਪਸੰਦ ਕੀਤੇ ਆ ਤਾਂ ਕਰਕੇ ਲੋਕੀ ਜ਼ਿਆਦਾ ਇਹ phone ਚਲਾਉਂਦੇ ਹੈ ਕਿਉਂਕਿ ਇਹਨਾਂ ਦਾ processor ਵਧੀਆ ਹੈਗਾ ਤੇ ਬਾਕੀ ਹੁਣ ਜਿੱਦਾਂ ਤੂੰ working ਲੈਣਾ phone ਤੇ ਮੇਰੇ ਹਿਸਾਬ ਨਾਲ ਜੇ ਤਾਂ budget ਘੱਟ ਹੈਗਾ, ਤੇ ਫਿਰ ਤੇ ਤੂੰ ਲੈ android ਕਿਉਂਕਿ android ਵਿੱਚ ਤੁਹਾਨੂੰ ਇੱਕ ਤਾਂ ਤੈਨੂੰ working ਲਈ ਚਾਹੀਦਾ ਕਿ ਤੈਨੂੰ ਕੰਮ 'ਚ ਤਾਂ battery backup ਜ਼ਿਆਦਾ ਹੋਵੇ ਤੇ phone ਲੈ ਉਹ ਵਾਲਾ ਜਿਹਦੀ battery ਘੱਟੋ ਘੱਟ ਪੰਜ ਹਜ਼ਾਰ MAH ਹੋਵੇ ਪੰਜ ਹਜ਼ਾਰ ਪਚਵੰਜਾ ਸੌ ਬਵੰਜਾ ਸੌ ਜਾਂ ਮਤਲਬ ਕਿ ਪੰਜ ਹਜ਼ਾਰ plus ਹੋਵੇ ਜਾਂ ਪੰਜ ਹਜ਼ਾਰ ਹੋਵੇ ਮਤਲਬ ਕਿ ਉਹ ਤੈਨੂੰ ਵਧੀਆ ਰਹਿਣਾ ਕਿ ਤੂੰ ਸਵੇਰੇ ਤੋਂ ਆਪਣੇ ਕੰਮ ਤੇ ਗਿਆ ਸਵੇਰੇ ਤੋਂ ਲੈ ਕੇ ਸ਼ਾਮਾਂ ਤੱਕ ਤੂੰ ਕੰਮ ਕੀਤਾ ਤੇਰਾ phone dead ਨਾ ਹੋਵੇ।

ਤੇ ਇੰਨਾ time ਕਿੱਥੇ ਹੋਣਾ ਕਿ ਤੇਰੇ ਕੋਲ photos ਪਰ ਫਿਰ ਵੀ ਤੈਨੂੰ ਮਾੜੇ ਮਾੜੇ ਆਪਣੇ document save ਜਾਂ ਆਪਣੇ ਕੰਮ ਦਾ ਕੋਈ photo ਹੋਏਗਾ ਉਹ ਤੈਨੂੰ ਚਾਹੀਦੇ ਤੇ ਉਹਦਾ camera ਵੀ check ਕਰ ਲਈ ਕਿ ਘੱਟੋ ਘੱਟ sixty four megapixel ਤੇ ਹੋਵੇ ਹੀ ਹੋਏ ਇਸ ਤੋਂ ਬਾਅਦ ਤੂੰ ਦੇਖ ਲਵੀਂ ਯਾਰ,

ਹਮ

ਯਾਰ android phone ਮੈਨੂੰ ਤੇ ਵਧੀਆ ਲੱਗਦੇ ਕਿਉਂਕਿ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਯਾਰ ਇੱਕ phone ਤੁਸੀਂ ਲੈ ਕੇ ਦੇਖ ਲਓ ਤੁਹਾਨੂੰ laptop ਦੀ ਲੋੜ ਨੀ ਤੈਨੂੰ computer ਦੀ ਲੋੜ ਨੀ ਮਤਲਬ ਕਿ ਹਰ ਇੱਕ ਤੁਹਾਨੂੰ feature ਜਿਹੜਾ ਇੱਕ phone ਦੇ ਵਿੱਚ ਮਿਲ ਜਾਂਦਾ ਤੂੰ ਦੇਖਿਆ ਹੋਣਾ phone ਤੇ ਜਿਹੜੀ ਅੱਜ ਕੱਲ੍ਹ ਲੋਕੀ ਹਰ ਇੱਕ ਮਤਲਬ ਕਿ ਕੰਮ ਜਿਹੜਾ ਹੈਗਾ phone ਰਾਹੀਂ ਹੁੰਦਾ ਪਿਆ, ਤੂੰ ਇੱਥੋਂ ਤੱਕ ਹੀ ਦੇਖ ਲਾ ਕਿ ਜਿੱਥੇ ਲੋਕੀ ਪਹਿਲਾਂ ਪੈਸੇ ਲੈ ਕੇ ਜਾਂਦੇ ਸੀ ਪੈਸਿਆਂ ਰਾਹੀਂ ਮਤਲਬ ਕਿ ਜਿੱਥੇ ਜਾਣਾ ਪੈਸੇ ਲੈ ਕੇ ਜਾਣਾ ਅੱਜ ਕੱਲ੍ਹ ਲੋਕੀ ਪੈਸੇ ਲੈ ਕੇ ਨੀ ਜਾਂਦੇ ਫਿਰ ਦਾ process ਹੈਗਾ ਲੋਕੀ ਬਸ ਲੈ ਕੇ ਜਾਣ ਲੱਗ ਪਏ, ਹੁਣ ਤੂੰ ਦੇਖਿਆ ਅੱਜ ਕੱਲ੍ਹ ਸਿਰਫ਼ ਲੋਕੀ phone ਲੈ ਕੇ ਜਾਂਦੇ ਆ phone ਵਿੱਚ ਲੋਕੀ ਗੂਗਲ ਪੇਅ ਫ਼ੌਨ ਪੇਅ net banking ਚੱਲਦੀ ਪਈ ਆ ਮਤਲਬ ਕਿ ਉਹਨਾਂ ਨੇ phone ਨੂੰ ਇੰਨਾ ਕੁ ਜ਼ਿਆਦਾ ਕਿ ਹ~ ਬੰਦੇ ਦੇ ਇੰਨੇ ਕੁ ਕੰਮ ਜਿਹੜੇ ਆਸਾਨ ਕਰ ਦਿੱਤੇ ਹੋਏ ਆ ਇਕੱਲੇ phone ਨੇ ਹੀ ਮਤਲਬ ਕਿ ਹਰ ਇੱਕ field ਵਿੱਚ ਅੱਜ ਕੱਲ੍ਹ ਜਿਹੜਾ ਹੈਗਾ mobile phone ਦਾ Use ਹੁੰਦਾ ਪਿਆ ਹੈ ਤੇ phone ਇੱਕ ਹੈਗਾ ਹੀ ਵਧੀਆ ਅੱਜ ਕੱਲ੍ਹ ਦੇ time ਵਿੱਚ ਇਹ ਹੈ ਕਿ ਤੁਹਾਨੂੰ ਹਰ ਇੱਕ facility ਇੱਕ ਤੁਹਾਨੂੰ provide ਕਰਵਾਉਂਦਾ ਪਿਆ ਇੱਕ ਛੋਟਾ ਜਿਹਾ gadget ਹੈਗਾ ਇਹ ਤੁਸੀਂ ਇਹਨੂੰ ਕਿਤੇ ਵੀ ਲੈ ਕੇ ਜਾ ਸਕਦੇ ਹੋ ਹੁਣ ਵੱਡੀ ਕੋਈ ਚੀਜ਼ ਹੈਗੀ laptop ਹੋ ਗਿਆ computer ਹੋ ਗਿਆ

ਤੇਰੇ ਕੋਲ map ਹੈ ਤੂੰ ਉੱਥੇ map 'ਚ ਕੱਢ ਕੇ ਤੂੰ ਕਿਤੇ ਇੰਡੀਆ ਦੇ ਛੋਟੇ ਤੋਂ ਛੋਟੇ ਕੋਨੇ ਛੋਟੀ ਤੋਂ ਛੋਟੀ ਗਲੀ satellite use ਕਰਕੇ ਤੂੰ ਮਤਲਬ ਕਿ ਉੱਥੇ ਪਹੁੰਚ ਸਕਦਾ ਜਿੱਥੇ ਤੂੰ ਨਹੀਂ ਵੀ ਜੇ ਪਹੁੰਚ ਸਕਦਾ ਸੀ ਤੇ ਬਾਕੀ ਹੋਰ ਬਾਕੀ feature ਯਾਰ ਬਹੁਤ ਹੈਗੇ ਆ phones ਦੇ ਵਿੱਚ ਮਤਲਬ ਕਿ ਆਪਾਂ ਅੱਜ ਹੁਣ ਗਿਣਨ ਲੱਗੀਏ ਨਾ ਸਾਰੇ feature phone ਦੇ ਤੇ ਇਹਨਾਂ ਵਿੱਚ ਤਾਂ ਆਪਾਂ ਗੱਲ ਕੀਤੀ ਆ ਸਿਰਫ਼ ਜਿੰਨਾਂ ਨੂੰ ਆਪਾਂ use ਕਰਦੇ ਪਏ ਹਾਂ ਕਿਉਂਕਿ ਇਹ ਚੀਜ਼ਾਂ ਨੂੰ ਆਪਾਂ use ਕਰਦੇ ਹਾਂ map ਨੂੰ ਚੱਲ ਆਪਾਂ use ਕਰ ਲੈਂਦੇ ਹਾਂ camera ਨੂੰ ਹੋ ਗਿਆ recording ਹੋ ਗਈ ਹੋ ਗਏ phones ਹੋ ਗਏ Music ਹੋ ਗਈ video ਹੋ ਗਈ ਇਹ ਚੀਜ਼ਾਂ ਹੈਗੀਆਂ ਸਿਰਫ਼ ਆਪਾਂ use ਕਰਦੇ ਪਏ ਹਾਂ but ਇਹਦੇ ਤੋਂ ਹਜੇ ਜ਼ਿਆਦਾ ਨਹੀਂ ਤੇ ਪੰਜ ਸੱਤ ਗੁਣਾ ਹੋਰ ਏਦਾਂ ਦੇ feature ਹੈਗੇ ਆ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈਗੀ ਕਿ ਹਾਂ ਵੀ phone ਵਿੱਚ ਇਹ ਵੀ feature ਹੈਗਾ phone ਵਿੱਚ ਇਹ ਵੀ feature ਹੈਗਾ।

ਤੇ ਘੱਟ ਪੈਸਿਆਂ ਤੇ ਤੈਨੂੰ ਮਿਲ ਜਾਏਗਾ ਤੇ ਤੀਜਾ ਹੈ ਵੀ beneficial ਹੈਗੇ ਆ ਹਾਂ ਹਾਂ ਜ਼ਰੂਰ ਜ਼ਰੂਰ ਤੂੰ ਮੈਨੂੰ phone ਕਰ ਦੇਵੀਂ ਤੇ ਮੈਂ ਤੇਰੇ ਨਾਲ ਉਦੋਂ ਚੱਲ ਜਾਵਾਂਗਾ ਤੇ ਨਾਲੇ ਦੇਖ ਲਵਾਂਗੇ ਤੇਰਾ ਹੁਣ market ਵਿੱਚ ਜਿਹੜਾ ਵੀ ਇਸ time latest phone ਜਿੱਦਾਂ ਹੁਣ ਕੋਈ ਵੀ series ਤੈਨੂੰ ਪਤਾ ਹੈ ਹਰ ਮਹੀਨੇ ਬਾਅਦ ਨਵਾਂ phone ਆ ਜਾਂਦਾ ਹੈ ਬੀਬੀ ਦਾ ਓਪੋ ਦਾ ਕਿਸੇ ਦਾ ਵੀ ਆ ਜਾਂਦਾ ਹੈ

ਤੇ ਬਾਕੀ ਜਦੋਂ ਵੀ ਹੁਣ ਮਤਲਬ ਤੂੰ free ਹੋਏਗਾ ਤੇ ਮੈਨੂੰ phone ਕਰ ਦੇਵੀਂ ਤੇ ਫਿਰ ਆਪਾਂ ਸਾਡੇ ਇੱਥੇ ਲਾਗੇ market 'ਚ ਬੜੀ ਵਧੀਆ shop ਹੈਗੀ ਹੈ ਉੱਥੇ ਲੈ ਲਵਾਂਗੇ ਜਾਂ online ਕਰ ਲਵਾਂਗੇ order ਉੱਥੋਂ ਕਰ ਲਵਾਂਗੇ okay bye bye

Hello ਸਤਿ ਸ੍ਰੀ ਅਕਾਲ ਜੀ

ਹੋਰ ਕੀ ਕਰ ਰਹੇ ਸੀ? ਬਸ ਬਹੁਤ ਠੰਢ ਹੈ ਮੌਸਮ ਬਹੁਤ

ਬਹੁਤ ਠੰਢਾ ਮੌਸਮ ਹੈ ਪੁੱਛਿਓ ਨਾ। ਸਾਡੇ ਵੀ ਇੱਧਰ ਬਹੁਤ ਠੰਢ ਹੈ ਸਾਡੇ ਤਾਂ ਧੁੰਦ ਹੀ ਬਹੁਤ ਹੋਈ ਪਈ ਹੈ। ਹਾਂਜੀ ਹਾਂਜੀ ਬਸ ਪੁੱਛੋ ਨਾ।

Heat ਲਾਈ ਹੋਈ ਹੈ ਇੰਨੀ ਜ਼ਿਆਦਾ ਠੰਢ ਆ।

ਹੋਰ ਕੀ ਅਸੀਂ ਵੀ heater ਚਲਾਏ ਹੋਏ ਨੇ, ਉਹਦੇ ਨਾਲ ਕਮਰਾ ਗਰਮ ਰਹਿੰਦਾ ਨਿੱਘਾ ਰਹਿੰਦਾ ਵਾ। ਛੇਕ ਆਈ ਜਾਂਦਾ ਮੱਠਾ ਮੱਠਾ ਉਹਦੇ ਨਾਲ ਚਲੋ ਵਧੀਆ ਬਚਦਾ ਵਾ।

ਜੀ ਮੈਨੂੰ ਠੰਢ ਹੀ ਵਧੀਆ ਲੱਗਦੀ ਹੈ ਇਉਂ ਤਾਂ ਪਰ ਇੰਨੀ ਵੀ ਠੰਢ ਨੀ ਹੋਣੀ ਚਾਹੀਦੀ ਵੀ ਬੰਦਾ ਘਰੋਂ ਬਾਹਰ ਨਾ ਨਿਕਲ ਸਕੇ ਹੁਣ ਇਹ ਠੰਢ ਇੰਨੀ ਠੰਢ ਹੋਣ ਦਾ ਕਾਰਨ ਦੱਸੋ ਕੀ ਹੈ, ਜਿਹੜਾ ਆਪਣੇ ਆਹ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 ਹਾਂਜੀ ਹਾਂਜੀ ਇਹ ਤਾਂ ਹੈਗਾ ਹੈ। ਪਤਾ ਕੀ ਹੈ ਆਪਣੇ ਕੀ ਕਹਿੰਦੇ ਨੇ ਮ~ ਮੈਨੂੰ ਵੀ ਸਰਦੀਆਂ ਦਾ ਮੌਸਮ ਵਧੀਆ ਲੱਗਦਾ ਹੈ।

ਆਪਾਂ ਨੂੰ ਦ~ ਦੂਰ ਰਹਿੰਦੇ ਹਾਂ ਹਨਾ ਸਰਦੀਆਂ ਦੇ ਮੌਸਮ 'ਚ। ਹਾਂ ਉਹ ਤਾਂ ਹੈ ਇਹ ਤਾਂ ਹੈ ਆਹ ਮੌਸਮ 'ਚ ਨਾ ਤਾਂ ਛਿਪਕਲੀਆਂ ਨਿਕਲਦੀਆਂ ਨੇ, ਨਾ ਕੀੜੇ ਮਕੌੜੇ ਨਿਕਲਦੇ ਨੇ, ਨਾ ਹੀ ਮੱਛਰ ਹੁੰਦਾ ਵਾਲਾ। ਤੇ ਇਹਨਾਂ ਚੀਜ਼ਾਂ ਤੋਂ ਨਿਜ਼ਾਦ ਰਹਿੰਦੀ ਆ ਇਹ ਇਹ ਜਿਹੇ ਮੌਸਮ ਵਿੱਚ ਪਰ ਮੈਂ ਇਹ ਗੱਲ ਕਰ ਰਹੀ ਹਾਂ ਤੁਸੀਂ ਕਦੇ note ਕੀਤਾ ਹੈ, ਹਰ ਸਾਲ ਗਰਮੀ ਵੀ ਕੁਛ degree ਵੱਧ ਵੱਧ ਰਹੀ ਹੈ ਠੰਢ ਵੀ ਕੁਛ degree ਵੱਧ ਰਹੀ ਹੈ। ਇਹਦਾ ਦੇਖੋ ਇਹਦਾ ਅਸਰ ਕਿੱਥੇ ਹੋ ਰਿਹਾ ਹੈ, ਜਿਹੜਾ ਆਪਾਂ ਆਪਣੇ ਪ੍ਰਦੂਸ਼ਣ ਹੋ ਰਿਹਾ ਹੈ ਆਹ ਪੇੜ ਪੌਦੇ ਕੱਟੀ ਜਾ ਰਹੇ ਨੇ, ਜੰਗਲਾਂ ਦੇ ਜੰਗਲ ਕੱਟੀ ਜਾ ਰਹੇ ਨੇ ਉਹਦੇ ਕਰਕੇ ਨਾ ਜਿਹੜਾ ਮੌਸਮਾਂ ਦਾ ਬਹੁਤ ਫ਼ਰਕ ਪੈ ਗਿਆ।

ਤਾਪਮਾਨ ਬਹੁਤ ਵੱਧ ਗਿਆ ਬਹੁਤ ਜ਼ਿਆਦਾ। ਠੰਢ ਬਹੁਤ ਹੈ, ਤੁਸੀਂ ਬਾਹਰ ਹੱਥਾਂ ਪੈਰਾਂ ਨੂੰ ਸੁੰਨ ਚੜੀ ਜਾ ਰਿਹਾ ਹੈ ਇੰਨੀ ਠੰਢ ਹੋਈ ਹੋਈ ਆ।

ਅੱਛਾ ਮੌਸਮ ਤੇ ਬਹੁਤ ਨ~ ਡਿਪ~ ਨਿਰਭਰ ਕਰਦਾ ਆ ਹਨਾ ਹਰੇਕ ਚੀਜ਼ ਦਾ ਮੌਸਮ ਤੇ ਹੀ ਆਪਣੇ, ਜੇ ਆਹ ਕੋਈ ਵੀ ਕੰਮ ਕਾਜ ਕਰਨੇ ਹਨਾ ਕੰਮ ਕਰਨੇ ਉਹਦਾ ਵੀ ਫ਼ਰਕ ਪੈ ਜਾਂਦਾ ਮੰਦਾ ਹੋਣਾ ਹਨਾ ਮਤਲਬ ਤੇਜ਼ੀ ਆਉਣੀ ਕੰਮ 'ਚ ਸਭ ਇਹ ਮੌਸਮ ਤੇ ਬਹੁਤ ਨਿਰਭਰ ਕਰਦਾ ਹੈ। ਤੁਸੀਂ note ਕਰੋ ਤੁਸੀਂ ਧਿਆਨ ਦੇਵੋ ਧਿਆਨ ਦੇਣ ਵਾਲੀ ਗੱਲ ਆ ਇਹ ਵੀ ਮੌਸਮ ਦਾ ਫ਼ਰਕ ਕਿੰਨਾ ਪੈ ਰਿਹਾ ਅੱਗੇ ਸਰਦੀਆਂ ਦੀਵਾਲੀ ਮੌਕੇ ਸ਼ੁਰੂ ਹੋ ਜਾਂਦੀਆਂ ਸੀ ਦੀਵਾਲੀ ਤੇ ਲੋਕੀ ਰਜ਼ਾਈਆਂ ਲੈ ਕੇ ਪੈਂਦੇ ਸੀ।